ਬਜ਼ੁਰਗ ਹੋਣੇ ਇੱਕ ਘਰ ਵਿੱਚ ਜ਼ਰੂਰੀ ਨੇ, ਅਤੇ ਚਾਹੀਦੇ ਹਨ ਤਾਂ ਕਿ ਜਿਹੜਾ ਸੱਭਿਆਚਾਰ ਹੈ ਸਾਡੇ ਆਉਣ ਵਾਲੀ ਪੀੜੀ ਨੂੰ ਉਹ ਦੱਸ ਸਕਣ ਬਿਨਾਂ ਸ਼ੱਕ ਤਬਦੀਲੀ ਬਦਲੀ ਪਰਿਸਥਿਤੀ ਵਿੱਚ ਰਵਾਇਤੀ ਕਿਸਮ ਦੇ ਸੰਯੁਕਤ ਵੱਡੇ ਪਰਿਵਾਰ ਤਾਂ ਸੰਭਵ ਹੀ ਨਹੀਂ ਹਨ ਪਰ ਜੋੜਾ-ਪਰਿਵਾਰ ਵਿੱਚ ਮਾਪਿਆਂ ਨੂੰ ਨਾਲ ਰੱਖ ਕੇ ਛੋਟੇ ਤੋਂ ਤੇ ਵੱਡੇ ਪਰਿਵਾਰ ਦਾ

ਤੇ ਨਾਲ ਹੀ ਨਵੀਂ ਪੀੜ੍ਹੀ ਲਈ ਬਜ਼ੁਰਗ ਰਾਹ-ਦਰਸਾਵੇ ਦਰਸਾਵਾ ਵੀ ਹੋ ਸਕਦਾ ਹੈ। old age home ਪੰਜਾਬੀ ਮੱਥ ਸੱਥ ਦਾ ਬਦਲ ਨਹੀਂ ਅਮ

ਦੁਨੀਆਂ ਵਿੱਚ ਇੱਕ ਹੋ ਰਹੀ ਹੈ ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ ਹੈ ਕਿ ਦੁਨੀਆ ਇੱਕ ਹੋ ਰਹੀ ਹੈ। ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਵਿਅਕਤੀ ਬਿਨਾਂ ਸਚੇ-ਸਮਝੇ, ਬਿਨਾਂ ਕਿਸੇ ਪੜ੍ਹਾਈ ਦੇ ਗਲਤ ਤਰੀਕਿਆਂ ਨਾਲ ਜਾ ਵੱਸਦੇ ਹਨ। ਅਤੇ ਇਹ ਸਾਨੂੰ ਕਰਨਾ ਨਹੀਂ ਚਾਹੀਦਾ, ਸਾਨੂੰ legally ਜਾਣਾ ਚਾਹੀਦਾ ਹੈ। ਜਿਹੜਾ ਗੈਰਕਾਨੂੰਨੀ ਤਰੋ ਤੌਰ ਤੇ ਨਹੀਂ ਜਾਣਾ ਚਾਹੀਦਾ ਅਤੇ ਹੁਣ ਲਈ ਮੁਆਫੀ ਚਾਹੁੰਦਾ ਹਾਂ। ਇਹ ਜਿਹੜੀ ਗੱਲ ਹੈ ਫੇਰ ਕਦੀ ਕਰਾਂਗੇ। ਹੁਣ ਲਈ ਧੰਨਵਾਦ। ਸਤਿ ਸ਼੍ਰੀ ਅਕਾਲ, ਬੋਲੇ ਸੋਹ ਨਿਹਾਲ ਸਤਿ ਸ਼੍ਰੀ ਅਕਾਲ। ਚੱਲੋ ਹੁਣ। ਮਾਤਾ ਜੀ ਮੇਰੀ ਕਹਨ ਦਾ ਮਾਤ੍ਲੇਬ ਆਯ ਕੀ ਜੇਇਯ ਤੁਵਾਦ੍ਯਨ ਪੁਟਰ ਤੁਵਾਦੀ ਕਦਰ ਨੀ ਕਰਦੀ ਤਾਂ ਤੁਵਾਨੁ ਜੋ ਮੇਰਜ਼ੀ ਸੋਚੀ ਜਾਨ ਜੋ ਮੇਰਜ਼ੀ ਕਹਨ ਕੀ ਫ਼ਰਕ ਪੈਂਦਾ ਆਯ ਟੀ ਜੀ ਤੁਸੇਈ ਆਪਣੀ ਟੀ ਕੁਲ ਰਹੂਂ ਰਹ੍ਲੋ ਟੀ ਤੁਵਾਦਾ ਬੁਢ਼ਾਪਾ ਸੁਖ ਨਾਲ ਨਾਗਹ ਜਾਵੀ ਘ ਹਮਮ ਜੇਈ ਤਾਂ ਪੁਤ ਬਾਰਾ ਕੁਛ ਕਰਦਾ ਆਯ ਸਾਰੀ ਚਟਾਨ ਪੁਰੀ ਨੀ ਹੁੰਦੇ ਬਾਕੀ ਸਾਰੀ ਉਮੇਰ ਨਾਗਹ ਘੀ ਚਾਰ ਦੀਨ ਹੂਰ ਸਹੀ ਕੀ ਫ਼ਰਕ ਪੈਂਦਾ ਆਯ ਹੁਸ੍ਕਦਾ ਆਯ ਕੀ ਏਨਾ ਦੀ ਉਮੇਰ ਘਟ ਹੂ ਕਰੇਂ ਯਾ ਫੇਰ ਏਹੁ ਜਾਹਿ ਜ਼ਮੀਨ ਵਾਰੀ ਨਾ ਹੁਰਾਂ ਕਰਨ ਮੈਂ ਮਾਤਾ ਦੀ ਧੁਖ ਨੂ ਨਹੀ ਨਹੀ ਸਮੇਜ ਸਕਦਾ ਘਾਲ ਕਰਦੀ ਕਰਦੀ ਅਸੀਂ ਕੁਥਾਕ ਪੁਰੀ ਨਿਰੀ ਅਗੀ ਏਸੀ ਏਸੀ ਸਵੀ ਰਸਦੀ ਦੁਰਾਨ ਅਸੀਂ ਚਾ ਪਾਣੀ ਪਤਾ ਅਤੀ ਜੇਰੀ ਬਰੀ ਬੁਹਤ ਸਰੇਯਨ ਘਾਲਾਂ ਕੇਤੇਯਾਂ ਕੁਤ੍ਹਕ ਪੁਰੀ ਡੀ ਨਿਰੀ ਪੁਛਣ ਟੀ ਮਾਤਾ ਨੀ ਮੀਨੁ ਆਪਣਾ phone ਫੇਰਾ ਦੇਤਾ ਟੀ number ਫੇਰੁਣ ਮਿਲਉਂ ਲੈ ਕੇਹਾ ਜੋ ਕੀ ਉਸ ਮੁੰਡੀ ਦਾ ਸੀ ਮੈਂ phone ਲਾ ਕੀ ਮਾਤਾ ਨੂ ਫੇਰਾ ਦੇਤਾ ਮਾਤਾ ਨੀ ਅਪਨ੍ਯਨ ਪੁਨ੍ਚ੍ਨ ਦੀ ਖਬਰ ਦੀ ਕੀ phone ਬੰਦ ਕੇਰ ਦੇਤਾ ਫੇਰ ਕੁਛ ਘਾਲਾਂ ਬਾਤਾਂ ਕਰਨ ਤੂੰ ਬਾਦ ਮਾਤਾ ਖਾਮੁਸ਼ ਭਠ ਘੀ ਬਢ਼ੀ ਠਾਨੀ ਬਹੇਰ ਬਢ਼ੀ ਠਾਨੀ ਬਹੇਰ ਵੇਖਣ ਲਘ ਪੀ ਟੀ ਖਾਮੁਸ਼ ਭਠ ਗੀ ਅਤੀ ਬਢ਼ੀ ਠਾਨੀ ਬਹੇਰ ਵੇਖਣ ਲਘ ਗੀ ਫੇਰ ਘਾਲਾਂ ਬਾਤਾਂ ਤੂੰ ਬਢ਼ੀ ਠਾਨੀ ਬਹੇਰ ਵੇਖਣ ਲ੍ਘ੍ਯ ਟੀ ਮੈਂ phone ਨਾਲ ਮਾਤਾ ਮੈਂ phone ਨਾਲ ਮਾਤਾ ਦਯਾਨ ਦੋ ਫੋਤ੍ਵਾਂ ਖੇਚਿਆਯਨ ਜੇਸ ਨੂ ਕਹਾਨੀ ਕਹੀ ਵਾਲੀ ਤੇਸ੍ਵੀਰ ਮਾਤਾ ਦੀ ਆਪਣੀ ਤੇਸ੍ਵੀਰ ਹੈਂ ਉਸਦੀ ਚੁਰੇਆਯਨ ਅਤੀ ਕਹਾਨੀ ਦੀ ਵਾਰੀ ਤੇਸ੍ਵੇਰ ਤੇਸ੍ਵੇਰ ਮਾਤਾ ਦੀ ਆਪਣੀ ਤੇਸ੍ਵੇਰ ਹੈਂ ਉਸ ਡੀ ਚੁਰੇਆਂ ਅਤੀ ਖਾਮੁਸ਼ੀ ਪੇਰੀ ਚਾਹ੍ਰੀ ਤੂੰ ਸਾਫ਼ ਚਾਲਕ ਦਾ ਰਿਹਾ ਕੀ ਉਕਿੰਯਨ ਧੁਖ ਅੰਦਰ ਲੁਕਾਈ ਭਠੀ ਹੁਵ੍ਯ ਘੀ ਪਿਸ ਵਾਪੇਸ ਪਲਟੇੰ ਲੈ ਊ ਬੁਹਤ ਹੀ ਲਘ ਦੀ ਸੀ ਮੈਂ ਵੇਖ ਰਿਹਾ ਸੀ ਕੀ ਮੈਂ ਕਿਵ੍ਯਨ ਏਕ ਮਾਨ ਅਪਨ੍ਯਨ ਅਥੁਵਾ ਨੂ ਦਾ ਯਾਤੇੰ ਕਰ ਰਹੀ ਹੈਂ ਮੈਂ ਹਿਰਨ ਸੀ ਕੀ ਮਾਤਾ ਨੀ ਏਕ ਹੰਜੂ ਨੀ ਆਪਣੀ ਅਖ੍ਨਾਂ ਤੂੰ ਸੁਕੇਯਾ ਆਖੀ ਆਂਖ ਵੇਚ ਉਨ ਦੇਤਾ ਏਨਾ ਦੁਰ ਹੁਣ ਡੀ ਬਾਵਜੂਦ ਮਾਤਾ ਏਘੀ ਖਿਥੁਰ ਸੀ ਮਾਤਾ ਦੀ ਅਰ੍ਹਨ ਸਖਤੀ ਨੂ ਵੇਖ ਕੀ ਮੇਰਾ ਦਿਲ ਪੇਸੇੰਜ ਘੇਯਾ ਪਰ ਮੈਂ ਖਾਮੁਸ਼ੀ ਅਤੀ ਨਾਮੁਸ਼ੀ ਸੁਬ ਮੇਯਾਂ ਕੇਰ ਦੇਣ ਡੀ ਨਯਨ ਕੁਜ ਸੰਯੰ ਪੇਚੁਨ ਅਤਾ ਮੀ ਮੇਰੀ ਬਰੁ ਪੁਚੇਯਾ ਕੀ ਵੇਖੇਯਾ ਆਯ ਕੁਓ ਵੇਯਾ ਹੂਯ ਆਯ ਯਾ ਕੁਵਾਰਾ ਮੈਂ ਅਪਨ੍ਯਨ ਬਰੀ ਦਸਿਆ ਅਸੀ ਕੁਵਾਰਾ ਹੀ ਆਂ ਫੇਰ ਹਸੀ ਖਿੜੀ ਵਾਲੇਯਾਂ ਘਾਲਨ ਕੇਤੇਯਾ ਫੇਰ ਬਾਬਾ ਜੀ ਬਰੀ ਘਾਲ ਹੁਹਿਯਾਂ ਕਿਤਾਬ੍ਨ ਵਿਛੁੰ ਪਰ ਮਾਨ ਮੈਂ ਮਾਤਾ ਜੀ ਨੂ ਦੂ ਤਾਖ੍ਯਾਂ ਸੁਨੇਯਾਂ ਕੁਛ ਸੰਯੰ ਲੈ ਮਾਤਾ ਜੀ ਦੀ ਨਿਰਾਸ਼ਾ ਦੁਓਰ ਜਾਤੀ ਕੀ ਜਾ ਫੇਰ ਧੇਖਾਯ ਦੇਖਾਵ੍ਯ ਲੇਇ ਹੇ ਸੀ

ਫੇਰ ਮਾਤਾ ਨੂ ਉਤਾਰੇਯਾ ਏਨ੍ਯਨ ਨੂ ਏਕ ਉਰਤ ਟੀ ਆਦਮੀ ਉਸ ਵਾਲ ਪਾਜੀ ਆਯ ਮਾਤਾ ਨੂ ਮਿਲੀ ਟੀ ਸੇਮਾਂ ਫੇਰ ਰਹੀ ਫੇਰ ਟੀ ਮੈਂ ਦੋਨਾ ਨੂ ਹੇਇ ਸਸ੍ਰੇਯਾ ਕਾਲ ਬੁਲਾਯ ਘੜੀ ਬੁਹਤ ਹੇਇ ਦੇਰ ਨਾਲ ਰੁਕੀ ਹੁਰਾਂ ਬਾਜ ਘੇਯਾ ਮੈਂ ਮਾਤਾ ਨੂ ਮਿਲਯਾ ਤਾਂ ਮਾਤਾ ਨੀ ਮੀਨੁ ਕੁਟ ਕੀ ਘਾਲ ਨਾਲ ਲਾ ਲੇਯ ਘੜੀ ਤੁਰ ਪੈ ਮੈਂ ਹੇਠ ਜੋਰੀ ਟੀ ਸਸ੍ਰੇਯਾ ਕਾਲ ਬੁਲਾਈ ਅਤੀ ਪਝ ਕੀ ਘੜੀ ਚਾਰਇਆ ਘੜੀ ਚੁਣ ਬਾਰੀ ਕੁਲ ਖਲੁ ਕੀ ਮਾਤਾ ਨੂ ਬਾਰੀ ਤੂੰ ਵੇਖਣ ਲੇਘਾ ਮਤਾ ਉਆਦ੍ਮੀ ਅਤੀ ਉਰੇਟ ਨਾਲ ਤੁਰ ਪੈ ਮੈਂ ਉਨੀ ਦੇਰ ਤਕ ਉਨਾ ਨੂ ਵੇਖਦਾ ਰਿਹਾ ਜੇਨਿ ਦੇਰ ਤਕ ਉਮੇਰਿਯਾਂ ਆਖਾਂ ਡੀ ਉਲੀ ਹੂ ਗੀ ਮਾਨ ਰਾਤ ਨੂੰ ਵਜੀ ਏਕ ਰੀ ਵਸੁੰ ਰੇਵ ਮੈਂ ਵੇਆਸ ਭੁਜੇਯਾ ਫੇਰ ਮੈਂ ਅਪਨ੍ਯਨ ਪੁਯਾ ਜੀ ਡੀ ਘੇਰ ਗੇਯ ਮੇਰੀ ਪੁਨ੍ਚੇਨ ਤੂੰ ਫਲਾਂ ਪੁਯਾ ਜੀ ਦਾ ਉਨ੍ਟਾਮ ਸੁਨਸ ਕਾਰ ਹ ਚੁਕੇਯਾ ਸੀ ਸਬ ਪਰਿਵਾਰ ਨਾਲ ਧੁਖ ਪੇਰ੍ਘਾਤ ਕੀਤਾ ਫੇਰ ਪੁਖ਼ ਪੈਣ ਤਕ ਮੇਰਾ ਉਠੀ ਉਨਾ ਜਾਣਾ ਬੇਰੀਆਂ ਰਿਹਾ ਪਰ ਉਸ ਤੂੰ ਬਾਦ ਮੇਰਾ ਉਠੀ ਜਾਣਾ ਘਟ ਗੇਯ ਪੁਯਾ ਤੂੰ ਬੇਘਰ ਘਰ ਸੁਨਾ ਸੁਨਾ ਲ੍ਘਾਂ ਲਘਾ ਇੰਜ ਲਘਦਾ ਸੀ ਕੀ ਕੋਈ ਪੁਕ੍ਹ ਘਿਚ ਕਰਨ ਵਾਲਾ ਹੇਇ ਨਹੀ ਰਾਹ ਟੀ ਨਾਲ ਚ ਪੇਯਰ ਕਰਨ ਵਾਲਾ ਨੀ ਰਿਹਾ ਵਕ਼ਤ ਲੰਘ ਦਾ ਗਇਆ

ਕੁਛ ਘੰਟਾਯਨ ਵੇਚੁਨ ਉਨਾ ਨਾਲ ਮੇਰੀ ਉਨ੍ਦੇਰੀ ਸਨਜੀ ਬਣ ਘੀ ਏਕ ਰ੍ਸ਼੍ਤਾ ਜੇਹਾ ਬੇਨ ਘੇਯਾ ਜੇਸ ਨੂ ਦਸਿਆ ਯਾ ਸੁਮ੍ਜੇਯਾ ਨੀ ਜਾ ਸ੍ਕ਼ਦਾ ਉਨਾ ਨਾਲ ਬੇਤਾਯਾ ਊ ਏਕ ਪੇਲ ਏਕ ਦੇਣ ਮੀਨੁ ਸਾਰੀ ਜ਼ੇਨ੍ਦ੍ਘੀ ਯਾਦ ਰਹੀ ਘ ਮਾਤਾ ਮੁਖ੍ਤੇਯਾ ਮੀਨੁ ਮੇਰੀ ਦਾਦੀ ਵੇਰ੍ਘੀ ਜਬ ਦੀ ਸੁਨ ਉਨਾ ਦੀ ਤਾਜੇਰ ਤੇਕਾਚ੍ਯ ਤੂੰ ਉਨਾ ਦੀ ਜੇਵਨੀ ਨੀ ਮਿੰ ਉ ਮੇਰੀ ਮਾਤਾ ਪਿਤਾ ਦਾ ਪ੍ਰਤੀ ਪੁਪਾ ਦਾ ਅਤੀ ਜੁਮ੍ਯਨ ਵੇਰ ਰਹੇਂ ਦਲਾਈ ਲੈ ਪੇਰ੍ਮਨਾ ਦੇਤੀ

ਉਓ ਕਰ ਸਕਦੀ ਹੁਣ ਜੋ ਦੁਨੀਆ ਦਾ ਕੋਈ ਵੇ ਰ੍ਸ਼੍ਤਾ ਨਹੀ ਕਰ ਸਕਦਾ ਪਾਵ੍ਯਨ ਲਖਾਂ ਧੁਖ ਚਾਲੇੰ ਪਰ ਅਪਨ੍ਯਨ ਬੇਚ੍ਯਾਂ ਨੂ ਕਿਸੀ ਕਤ ਦਾ ਏਹਸਾਸ ਨੀ ਹੁਣ ਦੇਂਦੀ ਮਾਤਾ ਪਿਤਾ ਉਨਾ ਬੇਨਾ ਮੈਂ ਬੁਹਤ ਰੁਲਦੀ ਹੂਯ ਨਯਨ ਜਿਨਾ ਨੂ ਪੂਛੇੰ ਵਾਲਾ ਕੋਈ ਨੀ ਪਰ ਬਚੇਯਾਂ ਡੀ ਹੁੰਦਾ ਅਗ੍ਹਰ ਮਾਤਾ ਪੀਠਾ ਪੇਤ੍ਕਾਂ ਯਹ ਬੇਚੇਯਾਂ ਦੇਯਨ ਧੁਖ ਕਰੇਂ ਧੁਖ ਪੁ ਬੇਚੇਯਾਂ ਦੇਯਨ ਕਰੇਂ ਧੁਖ ਭੁਖ੍ਤੇੰ ਪੁਘਾਂ ਪੁਘ੍ਤੇੰ ਏਸ ਤੂੰ ਉਵਾਦੀ ਖਾਮੁਸ਼ੀ ਦੀ ਘਾਲ ਕੋਈ ਨੀ ਹੈਂ ਤੇੰਵਾਦ ਮਾਨ ਸੇਸ੍ਤਾਨ ਡੀ ਵੇਰੀ ਮਾਨ ਸੀਸਤਾਨ ਡੀ ਵੇਰੀ ਵੇਚ ਖੇਰਾਹਨ ਹੈਂ ਘੁਲਾਬ ਫੁਲ ਉੜਾ ਉਦਾਹਨ ਨਾਨਿਕ ਆਯ ਨਾਮੇ ਵਾਲੀ ਦੁ ਜੇਹਨ ਦਾ ਮਾਲੀ ਵਾਲੀ ਦੀ ਜੇਹਨ ਦਾ ਅਜੇ ਪੇਰਡ ਪੇਰ੍ਵਾਈ ਹੁਈ ਸਾਚੀ ਵੇਦੇਯਾਂ ਦੀ ਕੁਲ ਚਾਰ ਚਾਲੇਯਾਂ ਨਾ ਜਾਵੀ ਪਤਾ ਪੇਲ੍ਯਾਂ ਦਾ ਮਾਨ ਫੇਰਤਾਂ ਡੀ ਵੇਰੀ ਵੇਚ ਖਿਲੇਯਾ ਫੁਲ ਨੂ ਉੜਾ ਨਾਮ ਉਨ੍ਦਾਹਨ ਨਾਨਿਕ ਨਾਮ ਵਾਲੀ ਦੁਹ ਜ਼ਹਨ ਦਾ ਮਹਕੀ ਜੇਹੀ ਮੇਕੇਯਾਂ ਡੀ ਲਾਘ੍ਯ ਲੀ ਹੂਯ ਦੀ ਦੇਰ੍ਵੇਂਦੀ ਚਾਨ ਫਲਾਂ ਨਾਲੁਨ ਵਾਦਾ ਟੀ ਕੀ ਕੇਂਦਰ ਝੇਪ ਦਾ ਅਜਹ ਦੇਹ੍ਤਾਂ ਉਮ੍ਬੇਰ ਤੂੰ ਫੁਲ ਬੇਰਸੀ ਉਂਜ ਰਾਤ ਨੂ ਜੀ ਫੇਰ ਸੇਵੇਰਾ ਜਾਪਦਾ ਉਹੁ ਜੋਤ ਨੂ ਕੋਈ ਆਪ ਉੜਾ ਕਤ ਕਤ ਮਾਸ ਨਹੀ ਬੁਲਾਏਂ ਦੀ ਲੁਰ ਬਿਨਾ ਦਲਾਂ ਡੇਯ ਜਾਂਦਾ ਮਾਨ ਸੀਸਤਾਨ ਦੇਯਨ ਵੇਰੀ ਵੇਚ ਫੁਲ ਉਦੇਹਨਾ ਨਾਕਿਕ ਹੈਂ ਨਾਮ ਛੇਰ ਵਾਲੇਹੀ ਦੁਹ ਜਹਾਂ ਦਾ

ਉਧਯ ਹੁਕਮ ਟੀ ਚਲਦਾ ਸੂਰਜ ਟੀ ਚੰਦ ਘਾਲ ਮੈਨ੍ਦ੍ਯਨ ਨਯ ਥ੍ਖਤ ਏਹਸਾਸ ਉਸੀ ਚਾਨ ਹੂਯ ਕੁਸੀ ਕਿਸੁ ਧਾਹੀ ਉਖੁਨ ਫੁਲਾਂ ਦੀ ਮਿਕੀ ਉਨੀਂ ਉਧਯ ਕਾਰਕੀ ਦੇਦਾਹ੍ਦ ਉਖ ਮੇਹਣ ਦਾ ਮਾਨ ਤੇਤਾ ਡੀ ਵੇਰੀ ਵੇਰੀ ਵੇਚ ਖਿਰੇਹਾਂ ਹੂਯ ਫੁਲ ਉਧਾ ਨਾਨਿਕ ਹੈਂ ਨਾਮ ਵਾਲੀ ਧੂ ਜੇਹਨ ਦਾ ਮਾਨ ਤੇਤਾ ਦੀ ਚਾਨ ਮੈਂ ਤਾਂ ਕਾਲੁ ਜੀ ਵੇਈ ਚਾਨ ਚਾਨ ਵੇਖੇਯਨ ਦੀ ਕੁਲ ਤੇੰ ਵੇੰਡੀ ਥਾਂ ਹੈਂ ਤਾਂ ਪਗਹ ਤੇਰੀ ਹੂ ਗੀ ਆਯ ਵੇਦਾ ਡੀ ਪੇੰਡ ਵਾਲਿਯਾਤੂੰ ਸਿਰਫ ਘੁਰੁ ਜੀ ਦੀ ਲਿਖੀ ਲੀ ਲਕੀ ਵੇੰਡ ਹੈਂ ਹੇਠ ਮੇਹੇਰ ਦਾ ਤੂੰ ਸੁਖ ਮੂਨ ਸੇਰ ਟੀ ਰਖੀ ਤੇਰੀ ਮਹੇਰ ਦਾ ਹੇਇ ਸਾਧ ਖਾ ਮੈਂ ਮੁਝਾਂ ਮੇਰ ਦਾਮਾਨ ਸੁਖ੍ਤਾਂ ਡੀ ਵੇਰੀ ਵੇਚ ਖਿਲੀ ਹੂਯ ਫੁਲ ਉਨਾ ਦਾ ਨਾਮ ਨਾਨਿਕ ਹੈਂ ਦੋ ਜੇਹਨ ਦਾ ਉ ਵਾਲੀ ਦੁ ਜੇਹਨ ਦਾ ਚੰਦ ਬੇੰਦੇਯਾਂ ਦੀ ਕੁਲ ਥਾਂ ਵੇੰਡੀ ਤੇੰ ਟੀਏਨ ਤੇਂ ਪੀਘਾ ਦੇਯਨ ਵੇਚ ਦੀ ਪੇੰਡ ਅਘੇਯਾ ਤੂੰ ਸੀ ਸੁਖ੍ਰੁ ਤੂੜੀ ਵੇਖੀ ਰਘ ਲਿਖੀ ਲਾ ਕੀ ਮੇਨ ਹੈਂ ਹੇਠ ਮੇਹੇਰ ਦਾ ਤੂੰ ਸੁਖ ਮੇਨ ਫੇਰ ਚਾਖੀ ਦਾਤਾ ਤੇਰੀ ਮੇਹਨਤ ਦਾ ਹੀ ਸਦਕਾ ਮੈਂ ਮੁਜੇਨ ਮਨਾ ਮਨ ਮਾਨ ਸੇਸਤਾ ਦੀ ਵੇਰੀ ਵੇਚ ਖਿਰੇਯਾ ਹੈਂ ਫੁਲ ਉਨਾ ਨਾਨਿਕ ਹੈਂ ਨਾਮ ਵਾਲੀ ਦੁਹ ਜੇਹਨ ਦਾ ਸੂਚੀ ਸਿੰਗ ਵੇਦਰਾ BA ਚਿਵ੍ਨ semaster

ਹਾਲੇ ਤੇ ਲੱਗੀ ਸੀ ਪਾਣੀ ਮੈਂ ਲੈਣ ਗਈ ਸੀ ਮੈਂ ਪਾਣੀ ਘੁੱਟ ਪੀਣ

ਤੇ ਮੈਂ ਨਾ ਰਾਤ ਉੱਠ ਕੇ ਮੰਗਦੀ, ਗੋਲੂ ਵੀ ਰਾਤ ਪੀਂਦਾ ਪਾਣੀ ਉੱਠ ਕੇ।

ਕਰਕੇ ਫਿਰ ਲੂਣ ਵਾਲੀ ਦੇ ਕਰਕੇ ਥੇਹ ਲੱਗਣਡੀ ਹੈ।

ਤਾਂ ਅਬੀ ਨੇ ਸਵੇਰੇ ਦੁਪਹਿਰੇ ਬਣਾ ਲਈ ਲੱਸੀ, ਤੇ ਦੁੱਧ ਵਾਲੀ ਤੋਂ ਬਾਅਦ ਡੱਬਾ ਭਰਕੇ ਤੇ ਸ਼ਾਮੀ ਜਿਹੇ ਮੈਂ ਕਿਸੇ ਨੇ ਵੀ ਨਾ ਪੀਤੀ।

ਦੁਪਹਿਰੇ ਊਂ ਕਿੰਨੇ ਦਿਨ ਹੀ ਹੋ ਗਏ ਬਣਾਉਂਦੇ ਨੇ, ਇੱਕ ਦਿਨ ਨਾ ਤੇਰੇ ਭਾਈ ਦੇ ਕੰਮ ਤੇ ਨਸੀਰ ਫੁੱਟ ਗਈ ਸੀ ਕਿਤੇ। ਉਹ ਡਰਦਾ ਕਿ ਆਂਡੇ ਨੀ ਖਾਂਦਾ ਕੁਛ ਨੀ ਖਾਂਦਾ ਕਿ ਵੀ ਮੈਨੂੰ ਗਰਮੀ ਹੋ ਗਈ। ਓਦਣ ਦੇ ਆਪਾਂ ਰੋਜ਼ ਹੀ ਉਹਨੂੰ ਸਵੇਰ ਨੂੰ ਵੀ ਲੱਸੀ ਬਣਾ ਦਿੰਦੇ ਹਾਂ। ਦੁਪਹਿਰਾਂ ਨੂੰ ਰੋਟੀ ਖਾਣ ਆਉਂਦਾ ਉਦੋਂ ਵੀ ਲੱਸੀ ਬਣਾ ਦਿੰਦੇ ਹਾਂ ਰੋਟੀ ਦੇ ਨਾਲ ਤੇ ਹੁਣ ਫਿਰ ਅਸੀਂ ਕੱਢਿਆ

ਪਹਿਲਾਂ ਲੱਸੀ ਬਣਾਈ ਰੋਟੀ ਦੇ ਨਾਲ ਤੇ ਬਾਅਦ ਚ ਫਿਰ ਅਸੀਂ ਭਾਂਡੇ ਮੈਂ ਦੋ ਕੁ ਪਏ ਸੀ ਮਾਂਝਣ ਵਾਲੇ ਮਾਂਜ ਕੇ ਤੇ ਮੁੜਕੇ ਅਸੀਂ ਕੱਢਕੇ ਮੈਂ ਬੱਚਿਆਂ ਪੜ੍ਹਾਇਆ ਮੈਂ ਆਪ ਪੜ੍ਹਨ ਲੱਗ ਪਈ ਹਜੇ ਤੇ ਉਹ ਲੰਮੇ ਪੈ ਲੰਮੇ ਪਏ ਸੀ ਮੈਂ ਟੀਨਾ ਨੇ ਬੂਹਾ ਖੜਕਾ ਦਿੱਤਾ।

ਹਾਂ ਅਸੀਂ ਵੀ ਅੱਜ ਫਿਰ ਕਣਕ ਕੁਣਕ ਪਾਉਂਦੇ ਰਹੇ ਨਾ ਤੇ ਸਾਰੀ ਦੁਪਹਿਰੇ ਅੱਜ ਸਗੋਂ ਅਸੀਂ ਜਾਗਦੇ ਰਹੇ ਤੇ ਮੈਂ ਮਾਸਾਂ ਵੀ ਨਾ ਸੁੱਤੀ ਤੇ ਕਿੰਨੀ ਵਾਰ ਕਣਕ ਵੀ ਫੋਲੀ ਤੇ ਕਿੰਨੀ ਵਾਰ ਫੋਲੀ ਹੈ ਤੇ ਦਿੱਤੀ ਫਿਰ ਡਰੰਮ ਕੱਢਿਆ ਡਰੰਮ ਨੂੰ ਸਾਫ਼ ਕਰਕੇ ਧੁੱਪੇ ਰੱਖਿਆ। ਜਿਹੜੀ ਕੱਲ੍ਹ ਦੀ ਸੁਕਾਈ ਸੀ ਉਹ ਫਿਰ ਪਾ ਦਿੱਤੀ ਤੇ ਜਿਹੜੀ ਅੱਜ

ਤੇ ਸੁਨੈਰਾ ਖਾ ਖਾ ਕੇ ਕਣਕ ਤੇ ਮਿੱਟੀ ਤੇ ਬਾਅਦ ਵਿੱਚ ਹੋਏ ਢਿੱਡ ਚ ਪੀੜ ਤੇ ਤਿੱਲਾਂ ਵੀ ਉਹ ਡੱਬੀ ਦੀਆਂ ਖਾਈ ਗਈ ਉੱਤੋਂ

ਚਾਚੀ ਮੈਂ ਢਿੱਡ ਚ ਪੀੜ ਹੋਣਡੀ ਆ ਉਹਨੂੰ ਕਿਸੇ ਚੀਜ਼ ਦੀ ਕਮੀ ਆਂ ਉਹਦੇ ਕਰਕੇ ਉਹ ਨਾ ਮਿੱਟੀ ਵੀ ਖਾਂਦੀ ਆ ਤੇ ਜੋ ਮਰ

ਆਹੋ ਮੈਂ ਕਿਹਾ ਸੀ ਉੱਥੇ ਕਰਾਂਗੇ ਇਹਨੂੰ ਤੇ ਉੱਥੋਂ ਦਵਾਈ ਲਿਆਵਾਂਗੇ ਇਹਦੀ ਪੂਰ ਆਹੋ ਫਿਰ ਉਹ ਕੈਲਸੀਅਮ ਕੋਈ ਘਾਟ ਹੋਊਗੀ ਨਾ ਤੇ ਪੂਰੀ ਹੋ ਜਾਏਗੀ

ਤਾਂਹੀ ਖਾਂਦੀ ਹੈ ਮਿੱਟੀ। ਇਹਦੇ ਲਈ ਫਰੂਟੀ ਲਿਆਇਆ, ਫਰੂਟੀ ਲਿਆ ਕੇ ਦਿੱਤੀ ਇਹਨੂੰ ਦੋ ਅਸੀਂ ਕੁਲਫ਼ੀਆਂ ਲੈ ਕੇ ਦਿੱਤੀਆਂ ਤੇ ਦੁਪਹਿਰੇ ਅਬੀ ਨੇ ਇਹਨੂੰ ਫਰੂਟੀ ਲਿਆ ਕੇ ਦਿੱਤੀ। ਇਹਨੂੰ ਕਿਹੜਾ ਕੋਈ ਗੱਲ ਤੋਂ ਰਹਿਣ ਦੇਈਦਾ ਖਾਣ ਤੋਂ ਇਹਦੇ ਇਹ ਫਿਰ ਹਟਦੀ ਨੀ ਹੈ ਇਹ। ਨਹੀਂ ਨਹੀਂ ਉਹ ਸਰੀਰ ਚ ਕੋਈ ਕਮੀ ਹੈ ਉਹਦੇ ਕਰਕੇ ਹੈ

ਲੋਤਾ ਸਾਡੇ ਘਰ ਆਇਆ ਤੇ ਕਹਿਣ ਡਿਆ ਲੋਤਾ ਵੀ ਇਹ ਨਾ ਭਾਬੀ ਇਹਦੀ ਆਹ ਸੰਨ ਦੀ ਜਨਮ ਤਰੀਕ ਬਣਨੀ ਜੇ ਤੇ ਮੈਂ ਕਿਹਾ ਮੇਰੀ ਕੁੜੀ ਤਾਂ ਤਿੰਨਾਂ ਸਾਲਾਂ ਦੀ ਹੈ ਇਹ ਇਹਨੇ ਹੋ ਜਾਣਾ ਤੀਸਰਾ ਸਾਲ ਲੱਗਾ ਵਾ ਤੇ ਉਹ ਕਹਿੰਦਾ ਵੀ ਨਹੀਂ ਫਿਰ ਜਦੋਂ ਸਕੂਲੇ ਪਾਇਆ ਤੇ ਫਿਰ ਕਿੰਨੀਆਂ ਮੁਸਕਲਾਂ ਜਿਹੀਆਂ ਹੋਣੀਆਂ ਵਾਂ।

ਉਹਦੀ ਜਨਮ ਤਰੀਕ ਸਨਾਰਾ ਦੀ

ਤੇ ਭੱਟੀ ਤੇ ਕਹਿੰਦਾ ਕੋਈ ਗੱਲ ਨੀ ਇਹ ਇਹੋ ਜਨਮ ਤਰੀਕ ਤੇ ਤੁਸੀਂ ਸਕੂਲੇ ਪਾ ਦਿਓ ਹਨਾ ਤੇ ਫਿਰ

ਇਹਦੀ ਤਾਂ ਉਦੋਂ ਬਣੀ ਸੀ ਨਾ ਸਨਾਰਾ ਦੀ

ਹਾਂ ਤੇ ਉਦੋਂ ਪਹਿਲੇ ਉਹ ਮੰਨਦੇ ਨੀ ਸੀ ਮੋਨਿਕਾ ਮੰਨਦੀ ਨੀ ਸੀ। ਤੇ ਨਾ ਉਹਦੀ ਸੱਸ ਵੀ ਲੋਕਾਂ ਕਹਿਣਾ ਦੋ ਹੋ ਗਈਆਂ ਤੇੇ ਅੱਛਾ ਹੁਣ ਬਣਾ ਲਈ ਆ ਉਹ ਬਣੀ ਨਾ ਉੱਧਰ ਦੀ ਬਣੀ ਹੈ ਨਾ ਇਹਦੀ

ਆਹੋ ਬਣ ਗਈ ਉਦੋਂ ਵੀ ਬਣ ਗਈ ਸੀ ਸਗੋਂ ਦਸਾਂ ਦਿਨਾਂ ਦੇ ਵਿੱਚ ਹੀ ਮਿਲ ਗਈ ਸੀ ਇਹਨਾਂ ਨੂੰ।

ਤੇ ਉਹ ਬੇਬੀ ਕਹਿਣਡੀ ਵੀ ਮੈਂ ਜਾਵਾਂਗੀ ਤੇ ਆਸਾ ਵਰਕਰਾਂ ਨੂੰ ਪੁੱਛ ਕੇ ਆਵਾਂਗੀ ਅਹ ਉਥੋਂ ਦੀ ਨੂੰ ਕਿ ਤੂੰ ਜੇ ਕਰ ਸਕਦੀ change ਨਾ ਤੇ ਕਰਵਾ ਦੇ ਹਨਾ।

ਤੇ ਮੈਂ ਪੁੱਛਦੀ ਤੇ ਫਿਰ ਉਹ ਕਹੂਗੀ ਤੇ ਫਿਰ ਕੋਈ ਨੀ ਦੋ ਤਿੰਨ ਹਜ਼ਾਰ ਰੁਪਇਆ ਤੇ ਫਿਰ ਏਦਾਂ ਚੁੱਕ ਚੁੱਕ ਕੇ ਲੈ ਲੂ ਕੇ ਉੱਥੋਂ ਹੀ change ਹੋਣੀ ਗੁਰਦਾਸਪੁਰੋਂ ਹੀ

ਉੱਥੋਂ ਹੀ change ਹੋਣੀ ਗੁਰਦਾਸਪੁਰੋਂ ਹੀ

ਕਿਉਂਕਿ ਇਹਨਾਂ ਦੀ ਜਿਹੜੀ ਪੈਣੀ ਇਹਨਾਂ ਦੇ ਸਾਇਨ ਸੂਨ ਹੋਣੇ ਆਂ, ਫਿਰ ਹੋਣੀ ਹੈ ਇਸ ਤਰ੍ਹਾਂ ਨੀ ਹੋਣੀ

ਦੇਣਗੇ ਉਹ ਦੇਣਗੇ ਕਿ ਆਹ, ਉਹ ਫਿਰ ਕਹਿਣਡਿਆ ਫਿਰ ਵੇਖ ਲਵਾਂਗੇੇ ਕਹਿੰਦਾ ਫਿਰ ਜਦੋਂ ਇੱਕ ਅੱਧਾ loan ਖ਼ਤਮ ਹੁੰਦਾ ਨਾ ਤੇ ਫਿਰ ਵੇਖ ਲਵਾਂਗੇ ਹਨਾ ਇੱਕ ਦੀਆਂ ਬਾਰਾਂ ਚਲੇ ਗਈਆਂ ਸਾਡੀਆਂ ਕਿਸਤਾਂ।

ਤੇ ਫਿਰ ਵੇਖ ਲਵਾਂਗੇ ਜਦੋਂ ਲੈ ਕੇ ਤੇ ਫਿਰ ਕਰ ਲਵਾਂਗੇ ਤੇ ਭਾਵੇਂ ਦਸ ਲੱਗੇ ਤੇ ਪੰਦਰਾਂ ਲੱਗੇ ਫਿਰ ਬਣਾਉਣੀ ਤਾਂ ਹੈਗੀ ਫਿਰ।

ਭੱਟੀ ਵੀ ਕਹਿਣਡਿਆ ਵੀ ਕੋਈ ਨੀ ਇਹੋ ਜਨਮ ਤਰੀਕ ਇਹਦਾ ਸਕੂ ਉੱਥੇ ਸਕੂਲ ਪਾ ਦਿਓ ਕੋਈ ਗੱਲ ਨੀ ਉਹਨਾਂ ਪਾ ਲੈਣਾ ਵਾਂ ਤੇ ਕੋਈ ਜ਼ਰੂਰਤ ਨੀਗੀ ਝਾਈ ਜੇ ਸਕੂਲ ਤਾਂ ਪਾ ਲੈਣਾ ਵਾਂ

ਉਹ ਰੋਜ਼ ਹੀ ਕਹਿ ਦਿੰਦੀ ਪਾਪਾ ਮੈਂ ਜਾਣਾ ਬਸ ਵਾਲੇ ਸਕੂਲੇ ਜਾਣਾ ਹੀ ਆਂ। ਅੱਛਾ ਉਹਨਾਂ ਰੀਝ ਹੀ ਇਹੋ ਬਸ ਵਾਲੇ ਦੀ ਮੈਡਮਾਂ ਨੇ ਨੂਰ ਵੱਲੋਂ ਤੇ ਇਹਦੇ ਵੱਲੋਂ ਵੀ ਉੱਧਰ ਆਂਗਨਵਾੜੀ ਚ ਹੀ ਲੈ ਕੇ ਜਾਓ ਕਿ ਉੱਧਰ ਅਸੀਂ ਤੇ

ਮੈਂ ਕਿਹਾ ਇੱਧਰ ਬਹਾਲਿਆ ਕਰਿਆ ਕਰੋ ਚੱਲ ਇਹਨੂੰ ਵੀ ਓਨਾ ਚਿਰ

ਆਹੋ ਇਹਨੂੰ ਵੀ ਤਾਂਂ ਸੁਨੈਰਾ ਨੂੰ ਵੀ ਕਹਿੰਦੀਆਂ ਨਹੀਂ ਉੱਧਰ ਹੀ ਬਹਾਲ ਕੇ ਆਇਆ ਕਰਿਆ ਕਰੋ।

ਤੇ ਕਹਿੰਦੀ ਕੋਈ ਨੀ ਤੁਸੀਂ ਛੱਡ ਆਇਆ ਕਰਿਆ ਕਰੋ ਬੱਚਿਆਂ ਹੱਥ ਘੱਲਦਿਆ ਕਰਿਆ ਕਰਾਂਗੇ ਭੇਜ ਦਿਆ ਕਰਿਆ ਕਰਾਂਗੇ, ਮੈਂ ਕਿਹਾ ਨਹੀਂ।

ਗੋਲੂ ਤੇ ਡਿਆ ਸੀ ਕਹਿਣ ਕਹਿੰਦਾ ਜਦੋਂ ਮੈਨੁੰ ਮੈਂ ਛੁੱਟੀਆਂ ਪੈ ਜਾਣਗੀਆਂ ਤੇ ਫਿਰ ਵੀ ਲੱਗਦਾ ਹੁੰਦਾ ਨਾ ਸਕੂਲ

ਤੇ ਮੈਂ ਕਿਹਾ ਨਹੀਂ ਭਰਾ ਉੱਧਰ ਨੀ ਜਾਣਾ, ਮੇਰਾ ਨੀ ਆੜੀਏ ਉੱਧਰ ਘੱਲਣ ਨੂੰ ਕੁੜੀ ਨੂੰ। ਆਹੋ ਮਨ ਜਿਹਾ ਨੀ ਨਾ ਕਰਦਾ ਹਨਾ।

ਹਮ ਚੱਲ ਕੋਈ ਨੀ ਉੱਥੇ ਹੀ ਚੱਲ ਪਾ ਦਿਓ ਕੋਈ ਨੀ ਹਾਂ ਪੁੱਛ ਕੇ ਆਇਆ ਸੀ ਨਾ ਗੋਲੂ ਇਹਨਾਂ ਨਾਲ ਗਿਆ ਸੀ ਵੀ ਕਹਿੰਦੀ ਤਿੰਨ ਸਾਲਾਂ ਦੀ ਹੋ ਜਾਊਗੀ ਫਿਰ ਇਹਨੂੰ tuition ਤੇ ਘੱਲਦਿਆ ਕਰਿਆ ਕਰਿਆ ਕਰਿਓ

ਆਹੋ ਤੇ ਫਿਰ ਉੱਧਰ ਘੱਲਦਿਆ ਕਰਿਆ ਕਰਾਂਗੇ ਫਿਰ ਪਾ ਦੇਵਾਂਗੇ ਅਗਲੇ ਸਾਲ ਸਕੂਲੇ ਆਹੋ ਕੋਈ ਨੀ ਚੱਲ ਉੱਧਰ ਘੱਲਦਿਆ ਕਰਿਓ ਹਨਾ ਹਾਂ ਅਬੀ ਨੂੰ ਤੇ ਮੈਂ ਗੁੱਸੇ ਹੋ ਗਈ ਮੈਂ ਕਿਹਾ ਵੀ ਤੂੰ ਕੰਮ ਸਿੱਖਦਾ ਤੂੰ ਕੋਈ ਸਾਲ ਹੋ ਜਾਣਾ ਤੂੰ ਕੰਮ ਦੇਖ ਲੈਣਾ ਸੀ ਹਨਾ। ਆਹੋ ਆਹੋ ਉਹ ਪੜ੍ਹਦੀਆਂ ਨੇ ਭੱਟੀ ਦੀਆਂ ਕੁੜੀਆਂ।

ਨੋਵੀਂ ਚ ਵਾਂ ਮੁੰਡਾ ਤੇ ਕੁੜੀ ਸੱਤਵੀਂ ਚ ਵਾ।

ਪੰਜਾਬੀ ਪੜ੍ਹਦੇੇ ਉਹ ਤੇ ਪਹਿਲੇ ਉੱਥੇ ਮੰਮੀ ਹੋਣਾਂ ਨੇ ਤੇ ਉੱਥੇ ਹੀ ਇਹਨੂੰ ਪਾਇਆ ਸੀ ਉੱਥੇ ਹੀ ਇਹ ਨੀ ਕੀ ਇਹਨੂੰ ਕਹਿੰਦੇ ਹੋਟੀ ਹੋਟੀ ਇਹਨੂੰ ਪਾਇਆ ਸੀ ਤੇ ਕਿੰਨਾ ਪੈਸਾ ਭਰਿਆ daddy ਹੋਣਾਂ ਲੱਖ ਡੇਢ ਲੱਖ ਰੁਪਇਆ।

ਇਹਦੇ number ਘੱਟ ਆਉਂਦੇ ਹੁੰਦੇ ਸੀ ਆਸੂ ਦੇ। Daddy ਨੀ ਸੀ ਉਦੋਂ ਹਟਾਉਂਦਾ ਹੁੰਦਾ। ਤੇ ਜਦੋਂ ਫਿਰ ਬਾਅਦ ਵਿੱਚ ਇਹਨੂੰ ਇਹਦੇ number ਬੜੇ ਘੱਟ ਆਉਣੇ ਤੇ ਇੰਨੇ ਇੰਨੇ ਪੈਸੇ ਖਰਚੇ ਇਹਦੀ ਫੀਸਾਂ, ਬਸ ਦਾ ਕਿਰਾਇਆ, ਇਹਦੀ tuition ਦਾ ਤੇ ਬੜਾ ਖਰ

ਤੇ ਬਾਅਦ ਵਿੱਚ ਮੰਮੀ ਨੇ ਡੈ ਉੱਥੋਂ ਹਟ ਗਿਆ ਸਕੂਲੇ ਕਹਿੰਦਾ ਹੁੰਦਾ ਸੀ ਮੈਂ ਨੀ ਜਾਣਾ ਉੱਥੇ ਸਕੂਲੇ ਹੋਟੀ ਜਾਣਾ ਨੀ ਆਂ ਤੇ ਫਿਰ ਮੰਮੀ ਨੇ ਇਹਨੂੰ ਬੜਾ ਮਾਰਿਆ ਆਸੂ ਨਹੀਂ ਮੈਂ ਵੀ ਗਈ ਹਾਂ। ਤੇ ਬੜਾ ਮਾਰਿਆ ਤੇ ਮੰਮੀ ਪੰਜਾਬੀ ਸਕੂਲੇ ਇਹਨੂੰ ਛੱਡ ਆਈ ਤੇ ਉਹਨੇ ਇਹਨੂੰ ਤੀ ਤੀਸਰੀ ਦੇ ਵਿੱਚ ਰੱਖ ਲਿਆ, ਹੁਣ ਨੂੰ ਤੇ ਇਹਨੇ ਵੀ ਅਬੀ ਵਾਂਗੂ plus-one ਚ ਹੋ ਜਾਣਾ ਸੀ ਕਿ ਆਸ

ਆਹੋ ਜਵਾਨ ਹੋਇਆ ਹੁਣ ਤੇ ਹੋ ਜਾਣਾ ਸੀ ਤੇ ਕਿੰਨੇ ਚਾਰ ਸਾਲ ਇਹਦੇ ਭੱਜੇ ਨਾ ਆਸੂ ਦੇ।

ਹਾਂ ਚਾਰ ਸਾਲ ਭੱਜੇ ਕੁੜੀਆਂ ਤਾਂ ਚੱਲ ਉਹਨੇ ਉੱਥੇ ਪਾਈਆਂ ਉਹਨੇ ਕੁੜੀਆਂ ਸ਼ੁਰੂ ਤੋਂ ਪੰਜਾਬੀਆਂ ਜਾਂਦੀਆਂ ਸੀ ਤੇ

ਹਾਂ ਗੇਮਾਂ ਵਾਂ ਕੁੜੀਆਂ ਦੀਆਂ ਵੀ ਗੇਮਾਂ ਵਾਂ। ਫੁਟਬਾਲ ਦੀ ਆ, ਕਬੱਡੀ ਦੀ ਆ, ਹਾਕੀ ਦੀ ਆ।